ਇਹ ਤਸਵੀਰ ਵਿੱਚ ਨਜ਼ਰ ਆ ਰਿਹਾ ਇੱਕ ਨਦੀ ਜੋ ਸੁੱਕੀ ਹੁਈ ਨਜ਼ਰ ਆ ਰਹੀ ਹੈ ਜਿਸ ਦੇ ਉੱਤੇ ਇੱਕ ਪੁਲ ਨਜ਼ਰ ਆ ਰਿਹਾ ਜਿਸ ਉੱਤੇ ਬੰਦੇ--

ਲੰਘ ਸਕਦੇ ਹਨ ਉਸ ਦੇ ਆਸ ਪਾਸ ਉੱਤੇ ਬਹੁਤ ਸੁੰਦਰ ਸੁੰਦਰ ਦਰਖਤ ਨਜ਼ਰ ਆ ਰਹੇ ਹਨ।

ਔਰ ਵੀ ਬਹੁਤ ਕੁਝ ਨਜ਼ਰ ਆ ਰਿਹਾ ਹੈ ਇਹ ਤਸਵੀਰ ਬਹੁਤ ਸੁੰਦਰ ਨਜ਼ਰ ਆ ਰਹੀ ਐ ਉਸ ਦੇ ਉੱਪਰ ਪੱਖਾ ਅਤੇ ਸਾਈਡ ਤੇ ਮਿੱਕੀ ਮਾਊਸ ਵਾਲਾ--

ਦੇ ਅੰਦਰ ਬਹੁਤ ਸੋਹਣੀਆਂ ਚੇਅਰਾਂ ਵੀ ਨਜ਼ਰ ਆ ਰਹੀਆਂ ਹਨ ਤੇ ਅਤੇ ਪਾਨੀ ਵਾਲੇ ਦੋ ਤਿੰਨ ਕੇਨ ਵੀ ਨਜ਼ਰ ਆਉਂਦੇ ਹਨ ਅਤੇ--

ਉਸਦੇ ਸਾਹਮਣੇ ਕੂਲਰ ਵੀ ਨਜ਼ਰ ਆ ਰਿਹਾ ਹੈ ਉਹਨਾਂ ਨੇ ਅਲੱਗ ਅਲੱਗ ਟੀ ਸ਼ਰਟਾਂ ਪਾਈਆਂ ਹੋਈਆਂ ਨਜ਼ਰ ਆ ਰਹੇ ਹਨ ਇਹ ਤਸਵੀਰ ਬਹੁਤ ਸੁੰਦਰ ਨਜ਼ਰ ਆ ਰਹੀ--

ਦੋ ਝੰਡੇ ਨਜ਼ਰ ਆ ਰਹੇ ਹਨ ਦੋ ਚੇਅਰਾਂ ਤੇ ਅਤੇ--

ਇਹ ਤਸਵੀਰ ਵਿੱਚ ਦਿਖਾਈ ਦੇ ਰਿਹਾ ਮੱਛੀ ਬਾਜ਼ਾਰ ਜਿਸ ਵਿੱਚ ਮੱਛੀਆਂ ਨੂੰ ਵੱਢ ਕੇ।

ਓਸਦੇ ਸਾਹਮਣੇ ਇੱਕ ਬੰਦਾ ਵੀ ਨਜਰ ਆ ਰਿਹਾ ਹੈ ਇੱਕ ਕੌਂਟਰ ਵੀ ਨਜਰ ਆ ਰਿਹਾ ਹੈ ਜਿੱਸ ਉੱਤੇ ਓਹ ਸਵੀਟ ਵੀ ਦਿਖਾਉਣਗੇ ਏਹ ਤਸਵੀਰ ਬਹੁਤ ਸੁੰਦਰ ਨਜਰ ਆ ਰਹੀ ਹੈ।

ਤਾਰਾਂ ਵਸਤੂ ਨਜ਼ਰ ਆ ਰਹੇ ਹਨ ਜਿਸ ਨਾਲ ਆਪਾਂ ਪੇਡ ਪੌਦੇ ਵਡ ਸਕਦੇ ਹਨ ਇਹ ਤਸਵੀਰ ਬਹੁਤ ਸੁੰਦਰ ਨਜ਼ਰ ਆ ਰਹੀ ਹੈ।

ਇਹ ਤਸਵੀਰ ਬਹੁਤ ਸੁੰਦਰ ਨਜ਼ਰ ਆ ਰਹੀ ਹੈ ਉਸਦੇ ਆਸ ਪਾਸ ਤੇ ਮਕਾਨ ਅਤੇ ਫੁੱਲ ਅ--